ਸਪੋਰਟ ਨੈੱਟਸ ਵੀ ਮਿਲੁਗੇ ਯਾਨੀ ਕਿ ਕਹਿਣ ਦਾ ਮਤਲਬ ਇੱਥੇ ਤੁਹਾਨੂੰ ਕੈਰਮ ਬੋਰਡ ਦਾ ਸਾਰਾ ਸਮਾਨ ਮਿਲੂਗਾ।

ਇਸ ਪਿਚਰ ਵਿੱਚ ਜਿਹੜਾ ਵਿਊ ਨਜਰ ਆਉਣ ਦਿਆ ਤੁਸੀਂ ਦੇਖ ਸਕਦੇ ਹੋ ਇੱਕ ਪਾਰਕ ਦਾ ਵਿਊ ਹੈਗਾ ਆ।

ਤੁਸੀਂ ਦੇਖ ਸਕਦੇ ਹੋ ਵੀ ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਣ ਦਿਆ ਇੱਕ ਗੁਰਦੁਆਰਾ ਸਾਹਿਬ ਜੀ ਦਾ ਵਿਊ ਹੈਗਾ ਆ।

ਇੱਸ ਪਿਕਚਰ ਵਿੱਚ ਤੁਸੀ ਦੇਖ ਸਕਦੇਹਾਂ ਜਿਹੜਾ ਵਿਊ ਨਜ਼ਰ ਆਉਂਦੇਆ ਇੱਕ ਢਾਬੇ ਦਾ ਵਿਊ ਨਜ਼ਰ ਆਉਂਦੇਆ ਤੇ ਜਿਹੜਾ ਢਾਬਾ ਆ ਬਹੁਤ ਹੀ ਸੋਹਣਾ ਹੈਗਾ ਆ ਢਾਬੇ ਦਾ ਨਾਮ ਹੈਗਾ ਮਾਨ ਚਾਹਲ ਢਾਬਾ।

ਤੇ ਸਾਫ਼ ਸਫ਼ਾਈ ਦਾ ਵੀ ਬੜਾ ਪਰਬੰਧ ਹੈਗਾ ਆ ਤੇ ਬਹੁਤ ਹੀ ਵਧੀਆ ਮਾਹੌਲ ਆ ਜਰੂਰ ਵਿਸਿਟ ਕਰੋ।

ਤੇ ਦੇਖ ਸਕਦੇ ਆ ਇਥੇ ਆਫਿਸ ਬਣਿਆ ਹੋਇਆ ਜਿੱਥੇ ਕਿ ਮੈਨੇਜਰ ਬਹਿੰਦੇ ਆ ਜਾਂ ਸੁਪਰਵਾਈਜ਼ਰ ।

ਤੁਹੀ ਵੀ ਇੱਥੇ ਘੁੰਮਣ ਲਈ ਜਾ ਸਕਦੇ ਆਂ ਤੇ ਮੰਦਿਰ ਦੇ ਦਰਸ਼ਨ ਕਰਨ ਲਈ ਜਾ ਸਕਦੇ ਆਂ।

ਤੁਸੀਂ ਇਥੇ ਵਿਸਿਟ ਕਰ ਸਕਦੇ ਆ ਅਗਰ ਤੁਹਾਡੇ ਕੋਈ ਵੀ ਦੰਦ ਦੀ ਪ੍ਰੋਬਲਮ ਆ ਤੁਹਾਡੇ ਟੀਥ ਹਨਾ ਖਰਾਬ ਆ ਜਾਂ ਦਰਦ ਕਰਦੇ ਆ।

ਬੇਡ ਦੇ ਨਾਲ ਦੇਖ ਸਕਦੇ ਆਂ ਟੇਬਲ ਵੀ ਪਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਔ ਇੱਥੇ ਰੱਖ ਕੇ ਰੋਟੀ ਰੁਟੀ ਖਾ ਸਕਦੇ ਆ।

ਤੇ ਇੱਥੇ ਦਾ ਮਾਹੌਲ ਵਧੀਆ ਆ ਇੱਥੇ ਦਾ ਸਟਾਫ ਵੀ ਵਧੀਆ ਆ ਇੱਥੇ ਟਰੀਟਮੈਂਟ ਵਧੀਆ ਕਰਦੇ ਆ ਜਰੂਰ ਵੀਸਿਟ ਕਰੋ।

ਤੇ ਲਾਈਟਿੰਗ ਵਗੈਰਾ ਵਧੀਆ ਇਥੇ ਸਾਫ ਸਫਾਈ ਹੈਗੀ ਆ ਬਾਕੀ ਦੇਖ ਸਕਦੇ ਆ ਚੇਅਰ ਵਗੈਰਾ ਲੱਗੀਆਂ ਆ।

ਇਸ ਪਿਚਰ ਵਿੱਚ ਤੁਸੀਂ ਜਿਸ ਦਿਨ ਵਿਉ ਹੈਗਾ ਏ ਕਿਸੇ ਪ੍ਰੋਗਰਾਮ ਦਾ ਵਿਉ ਲੱਗ ਰਿਹਾ ਤੇ ਦਿਸ ਦੇ ਆ ਪ੍ਰੋਗਰਾਮ ਤੇ।

ਡੀ_ਜੇ ਸੈੱਟ ਲੱਗੇ ਹੋਏ ਆ ਤੇ ਇਹਨਾਂ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਐ ਤੇ ਲਾਈਟਿੰਗ ਵੀ ਬਹੁਤ ਵਧੀਆ ਹੈਗੀ ਆ।

ਤੇ ਇਥੇ ਤੁਸੀਂ ਦੇਖ ਸਕਦੇ ਆ ਕਿ ਹੇਅਰ ਕਟਿੰਗ ਦਾ ਕੰਮ ਕੀਤਾ ਜਾਂਦਾ ਜਿਵੇਂ ਕਿ ਦਾੜੀ ਵਗੈਰਾ ਸੈੱਟ ਕੀਤੀ ਜਾਂਦੀ ਹੈ ਵਾਲਾਂ ਦੀ ਕਟਿੰਗ ਦਾ ਕੰਮ ਬੜਾ ਵਧੀਆ ਤਰੀਕੇ ਨਾਲ ਕੀਤਾ ਜਾਂਦਾ।

ਸਕੂਲ ਵਾਸਤੇ ਵੀ ਲਏ ਸਕਦੇਹਾਂ ਆਪਣੇ ਲਈ ਤੇ ਬੱਚੇਆਂ ਲਈ ਵੀ ਲਏ ਸਕਦੇ ਹਾਂ ਇੱਥੋਂ ਲੇਡੀਜ਼ ਵੀ ਸ਼ੂਜ਼ ਲਏ ਸਕਦੇ ਹਾਂ।